ਤੇ ਓਹਦੀ ਤਾਈ ਨੂੰ ਓਹਦੇ ਨਾਲ ਬੜਾ ਕੀ ਮਤਲਬ ਓਹਨੇ ਤਾਈ ਨੇ ਤਾ ਰਖਿਆ ਨਹੀਂ ਹੇਗਾ ਏਨਾ ਮਤਲਬ ਓਹਨੂੰ ਆਪੇ ਪਤਾ ਸੀ ਛੋਟੀ ਹੋਂਦੀ ਸਾਰਾ ਇਹ ਕੁਛ ਕਮ ਵਗੈਰਾ ਕਰਨਾ ਕਿਵੇਂ ਕਰਨਾ ਮਤਲਬ knowledge ਵੀ ਨਹੀਂ ਹੇਗੀ

ਚਲੋ ਇਹ film ਬਹੁਤ ਹੀ entertainment ਤੇ ਬਹੁਤ ਹੀ ਵਧੀਆ ਵਧੀਆ ਸੀਗੀ ਮਤਲਬ ਕੀ ਬਹੁਤ ਵਧੀਆ ਲੱਗੀ ਤੁਹਾਨੂੰ ਕਿਵੇਂ ਲੱਗੀ ਹੁਮ ਮਤਲਬ ਜੇੜੀ ਓਹਦੀ ਤਾਈ ਨੂੰ ਤਾਈ ਸਿਗਿਨਾ ਓਹਨੂੰ ਵੀ ਸੰਜਨਾ ਚਾਹੀਦਾ ਸੀ ਜੀਦਾ ਮੈਂ ਆਪਣੇ ਬੱਚਿਆਂ ਨੂੰ ਰੱਖਨੀ ਹੇਨਾ ਉਦਾ ਮੈਂ ਓਹਨੂੰ ਵੀ ਰੱਖਣਾ

ਹਾਂਜੀ ਉਹ ਤਾ ਹੈ ਮਤਲਬ ਸੀ ਠੀਕ ਸੀਗਾ ਓਹਦੇ ਲਈ ਚਲੋ ਠੀਕ ਹੈ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

ਹਾਂਜੀ ਸਤਿ ਸ਼੍ਰੀ ਅਕਾਲ ਜੀ, ਵਧੀਆ ਹੋਰ ਤੁਸੀ ਦੱਸੋ ਤੁਹਾਡਾ ਕੀ ਹਾਲ ਚਾਲ ਹੈ ਜੀ

ਹਾਂਜੀ ਪਰਿਵਾਰ ਚ ਤਾਂ ਸਾਰੇ ਠੀਕ ਆ ਤੁਸੀ ਦੱਸੋ ਤੁਹਾਡੇ ਘਰ ਪਰਿਵਾਰ ਕਿਵੇਂ ਆ ਜੀ ਸਭ ਸਾਰੇ ਜੀ ਸਾਰੇ ਹੀ ਵਧੀਆ ਐ ਤੁਸੀ ਦੱਸੋ ਹੋਰ ਕੀ ਕਰਦੇ ਪਏ ਸੀ ਬਸ ਕੁਛ ਨੀ free ਬੈਠੇ ਏ phone ਚਲਾ ਰਹੀ ਸੀ ਤੁਸੀ phone ਕੀਤਾ ਕੋਈ ਕੰਮ ਸੀ ਤੁਹਾਨੂੰ ਹਾਂਜੀ ਮੈਂ ਨਾ ਕੇਰਲ ਘੁੰਮਣ ਜਾਣ ਦਾ ਥੋੜਾ plain ਬਣਾਇਆ ਸੀ with family family trip ਤਾਂ ਕੁਛ idea ਨੀ ਹੈਗਾ ਉਧਰ ਦਾ ਤੁਸੀ ਮੈਨੂੰ ਉਧਰ ਦੇ ਬਾਰੇ ਵਿੱਚ ਥੋੜਾ ਦੱਸ ਦਿਓਗੇ

ਜੋ ਕੇਰਲਾ ਰਾਜ ਨੂੰ ਭਾਰਤ ਵਿੱਚ ਸਭਤੋਂ ਪਸੰਦੀਦਾ ਸੈਰ ਸਪਾਟਾ ਸਥਾਨਾਂ ਵਿੱਚੋਂ ਇੱਕ ਵਜੋਂ ਪ੍ਰਭਾਸ਼ਿਤ ਕਰਦੇ ਹਨ ਰੱਬ ਦੇ ਆਪਣੇ ਦੇਸ਼ ਵਜੋਂ ਮਸ਼ਹੂਰ ਰਾਜ ਯਾਤਰੀਆਂ ਲਈ ਇੱਕ ਸਵਰਗ ਹੈ ਸਥਾਨਕ ਅਤੇ ਬਾਹਰਲੇ ਲੋਕ ਜੋ ਇਸ ਸਥਾਨ ਤੇ ਆਉਂਦੇ ਹਨ ਭਾਰਤ ਵਿੱਚ ਯਾਤਰਾ ਕਰਨਾ ਆਪਣਾ ਇੱਕ ਅਨੁਭਵ ਹੈ, ਦੇਸ਼ ਦੀ ਵਿਭਿੰਨਤਾ ਭਾਰਤ ਦੇ ਹਰ ਕੋਨੇ ਵਿੱਚ ਪੇਸ਼ ਕਰਨ ਲਈ ਕੁੱਝ ਨਾ ਕੁੱਝ ਹੈ, ਜਿੰਨਾ ਪਰਤਾਂ ਵਿੱਚ ਭਾਰਤ ਨੇ ਆਪਣੇ ਆਪ ਨੂੰ ਲਪੇਟ ਲਿਆ ਹੈ, ਉਹਨਾਂ ਨੂੰ ਪਸੰਦ ਨਾ ਕਰਨਾ ਅਸੰਭਵ ਹੈ ਭਾਵੇਂ ਇਹ ਮੁੰਬਈ ਦਾ marine drive ਹੈ ਆਗਰਾ ਦਾ ਤਾਜ ਮਹਿਲ ਪੱਛਮੀ ਬੰਗਾਲ ਦਾ ਹਾਬੜਾ ਬ੍ਰਿਜ ਜਾਂ ਕੇਰਲ ਦੇ ਹਰੇ ਭਰੇ ਚਾਹ ਦੇ ਬਾਗ, ਭਾਰਤ ਇਸ ਸਭ ਨੂੰ cover ਕਰਦਾ ਹੈ ਠੀਕ ਹੈ ਜੀ ਇੱਥੇ ਤੱਕ ਤੁਹਾਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਇੱਥੋਂ ਤੱਕ ਤਾਂ ਮੈਨੂੰ ਪਤਾ ਲੱਗ ਗਿਆ ਜੀ ਤੇ ਇਸਤੋਂ ਅੱਗੇ ਜੇਕਰ ਤੁਸੀ ਥੋੜਾ ਦੱਸ ਦਿਓਂਗੇ ਹੋਰ ਤੁਹਾਨੂੰ ਪਤਾ ਹੋਵੇ ਤਾਂ ਵਧੀਆ ਹੋ ਜਾਏਗਾ ਹਾਂਜੀ ਜੀ ਮੈਂ ਤੁਹਾਨੂੰ ਦੱਸ ਦੇਣੀ ਆ ਕਹਿੰਦੇ ਇਸ ਰਾਸ ਬਾਰੇ ਤੇ ਇਸ ਰਾਜ ਬਾਰੇ ਦਿਲਚਸਪ ਤੱਥ ਇਹ ਹੈ ਕੀ ਇਸਦੀ topography ਸਦਾਬਹਾਰ, ਠੰਡੀਆਂ ਪਹਾੜੀਆਂ ਤੋਂ ਸਮੁੰਦਰੀ ਤੱਟਾਂ ਦੀ ਸ਼ਾਂਤੀ ਤੱਕ ਹੁੰਦੀ ਹੈ ਕੇਰਲ ਯਾਤਰੀਆਂ ਅਤੇ ਘੁੰਮਣ ਘੇਰੀਆਂ ਲਈ ਇੱਕ ਸਵਾਦੀ ਭੋਜਨ ਹੈ, ਸੈਲਾਨੀ ਕੇਰਲਾ ਦੇ ਸਵਾਦਿਸ਼ਟ ਜਲਵਾਯੂ ਵਿੱਚ detox ਕਰਨ ਲਈ ਇਸ ਰਾਜ ਵਿੱਚ ਆਉਂਦੇ ਹਨ

ਤਾਂ ਕੇਰਲਾ ਦੇ ਸੁੰਦਰ ਰਾਜ ਦਾ ਦੌਰਾ ਕਰਨ ਤੋਂ ਨਾ ਖੂੰਜੋ, ਕੇਰਲ ਦਾ ਭੋਜਨ, ਲੋਕਭਾਸ਼ਾ, ਸਭਿਆਚਾਰ ਅਤੇ ਧਰਤੀ ਦੀ ਸੁੰਦਰਤਾ ਇਸ ਦੇ ਸੈਲਾਨੀਆਂ ਲਈ ਨਵਾਂ ਕੁੱਝ ਨਵਾਂ ਪੇਸ਼ ਕਰਦੀ ਹੈ ਰਾਜ ਦੇ ਸਭਤੋਂ ਵਧੀਆ ਸੈਰ ਸਪਾਟਾ ਸਥਾਨਾਂ ਲਈ ਤੁਹਾਡਾ ਮਾਰਗ ਦਰਸ਼ਨ ਕਰਨ ਲਈ ਅਸੀਂ ਸਭਤੋਂ ਵੱਧ ਘੁੰਮਣ ਵਾਲੇ ਸ਼ਹਿਰਾਂ ਅਤੇ ਸਥਾਨਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਪਹਿਲੀ ਵਾਰ ਇਸ ਗਰਮ ਖੰਡੀ ਸਵਰਗ ਦਾ ਦੌਰਾ ਕਰਨ ਵਾਲਿਆਂ ਲਈ ਦੇਖਣਾ ਲਾਜ਼ਮੀ ਹਨ ਇਸਤੋਂ ਅੱਗੇ ਨਾ ਮੈਂ ਤੁਹਾਨੂੰ ਆਪਣੀ indian immigration ਬਾਰੇ ਵੀ ਥੋੜਾ ਜਿਹਾ ਦੱਸ ਦੇਣੀ ਆ ਜਰੂਰ ਜੀ ਕਹਿੰਦੇ Indian immigration authority ਨੇ ਭਾਰਤੀ VISA application online application ਦਾ ਇੱਕ ਆਧੁਨਿਕ method ਰੰਗ ਪ੍ਰਦਾਨ ਕੀਤਾ ਹੈ, ਇਸਦਾ ਅਰਥ ਬਿਨੇਕਾਰਾਂ ਲਈ ਇੱਕ ਚੰਗੀ ਖਬਰ ਹੈ, ਕਿਉਂਕਿ ਹੁਣ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਤੁਹਾਡੇ ਦੇਸ਼ ਵਿੱਚ ਭਾਰਤ ਦੇ high commission ਜਾਂ ਭਾਰਤੀ ਅਹ ਸਪਰਾਤ ਖਾਨੇ ਜੇ ਸਰੀਰਕ ਦੌਰੇ ਲਈ ਕੋਈ ਮੁਲਾਕਤ ਕਰਨ ਦੀ ਜਰੂਰਤ ਨਹੀਂ ਹੁੰਦੀ ਹੈ ਭਾਰਤ ਸਰਕਾਰ ਲਈ ਅਰਜ਼ੀ ਦੇ ਕੇ ਭਾਰਤ ਆਉਣ ਦੀ ਇਜਾਜ਼ਤ ਦਿੰਦਾ ਹੈ indian visa ਕਈ ਉਦੇਸ਼ਾਂ ਲਈ ਇਸ website ਤੇ online ਉਦਾਹਰਣ ਲਈ ਜੇਕਰ ਭਾਰਤ ਦੀ ਯਾਤਰਾ ਕਰਨ ਦਾ ਜੇਕਰ ਤੁਹਾਡਾ ਇਰਾਦਾ ਹੈ, ਕਿਸੇ ਵੀ ਪਾਰਕ ਜਾਂ ਵਪਾਰਕ ਉਦੇਸ਼ ਨਾਲ ਸੰਬੰਧਿਤ ਹੈ

ਜੇ ਤੁਸੀ medical ਕਾਰਨ doctor ਨਾਲ ਸਲਾਹ ਮਸ਼ਵਰਾ ਕਰਨ ਜਾਂ ਸਰਜਰੀ ਜਾਂ ਆਪਣੀ ਸਹਿਤ ਲਈ ਡਾਕਟਰੀ visitor ਵਜੋਂ ਭਾਰਤ ਜਾਣ ਦੀ ਯੋਜਨਾ ਬਣਾ ਰਹੇ ਹੋ, ਭਾਰਤ ਸਰਕਾਰ ਦੁਆਰਾ ਬਣਾਇਆ ਹੈ indian medical visa ਤੁਹਾਡੀਆਂ ਜਰੂਰਤਾਂ ਲਈ available online ਉਪਲੱਭਧ medical ਉਦੇਸ਼ਾਂ ਲਈ indian visa online ਜਾਂ EVC visa ਇੰਡੀਆ ਹੈ ਕਹਿੰਦੇ ਇੰਡੀਆ indian tourist visa online indian visa online ਜਾਂ E visa indian ਇੰਡੀਆ tourist ਦੀ ਵਰਤੋਂ ਦੋਸਤਾਂ ਨਾਲ ਮੁਲਾਕਤ ਕਰਨ, ਰਿਸ਼ਤੇਦਾਰਾਂ ਨੂੰ ਭਾਰਤ ਵਿੱਚ ਮਿਲਣ, ਯੋਗਾਂ ਵਰਗੇ ਕੋਰਸਾਂ ਵਿੱਚ ਸ਼ਾਮਿਲ ਹੋਣ ਜਾਂ ਦੇਖਣ ਵੇ ਅਹ ਦੇਖਣ ਅਤੇ ਸੈਰ ਸਪਾਟਾ ਲਈ ਕੀਤੀ ਜਾ ਸਕਦੀ ਹੈ, ਠੀਕ ਹੈ ਜੀ ਇੱਥੇ ਤੱਕ ਪਤਾ ਲੱਗ ਗਿਆ ਤੁਹਾਨੂੰ ਹਾਂਜੀ ਇੱਥੋਂ ਤੱਕ ਤਾਂ ਤੁਸੀ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਦੱਸ ਦਿੱਤਾ ਅੱਗੇ ਲੇਪਕੀ ਬਾਰੇ ਤਾਂ ਮੈਨੂੰ ਥੋੜਾ ਪਤਾ ਮੈਂ ਤੁਹਾਨੂੰ ਦੱਸ ਦੇਣੀ ਆ ਉਸਤੋਂ ਅੱਗੇ ਤੁਸੀ ਮੈਨੂੰ ਦੱਸ ਦਿਓ ਕਹਿੰਦੇ ਆ ਲੇਪੀ ਜਾਂ ਕੁੱਝ ਲੋਕ ਇਸਨੂੰ ਅਹ ਲਾਪੁਜਾ ਕਹਿੰਦੇ ਹਨ, ਕੇਰਲ ਦੇ ਵਿਸ਼ਵ ਪ੍ਰਸਿੱਧ ਵੈਂਕਟਾਵਾਂ ਲਈ ਮਸ਼ਹੂਰ ਸ ਹੈ ਇਹ brake water ਅਹ ਖਾਰੀਆਂ ਨਹਿਰਾਂ, ਝੀਲਾਂ ਅਤੇ ਦਰਿਆਵਾਂ, ਝੀਲਾਂ ਦਾ ਇੱਕ network ਬਣਾਉਂਦੇ ਹਨ, ਜੋ ਕੇਰਲ ਰਾਜ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਜੋੜਦੇ ਹਨ। ਬਹਿ ਜਾਂਦੇ ਹਨ, ਪਾਣੀ ਮਨਮੋਹਕ ਨਜ਼ਾਰੇ ਪੇਸ਼ ਕਰਦੇ ਹਨ ਤੇ ਕਈ ਵੀ ਦੀ ਕਿਸ਼ਤੀਆਂ ਜਾਂ ਇਸ ਦੇ ਨਾਲ ਨਾ ਨਾਲ ਜਾਣੇ ਜਾਂਦੇ ਅਨੋਖੇ ਅਹਿਸਾਸ ਨੂੰ ਰੋਸ਼ਨ ਕਰਦੇ ਹੋਏ ਬ੍ਰੈਕ ਅਹ brake water ਦੀਆਂ ਨਦੀਆਂ ਅਤੇ ਨਹਿਰਾਂ ਦੇ ਹੇਠਾਂ ਅਹ ਕਰੂਜ਼ ਕਰ ਸਕਦਾ ਹੈ

ਲੜੀ ਹੈ ਜੋ ਲੇਪੀ ਦੀ ਖੂਬਸੂਰਤ ਸੁੰਦਰਤਾ ਦੀ ਕੀਮਤ ਵਿੱਚ ਵਾਧਾ ਕਰਦੀ ਹੈ, ਤੁਸੀ ਉੱਥੇ ਕਿਵੇਂ ਪਹੁੰਚ ਸਕਦੇ ਹੋ ਲੇਪੀ ਦੇ ਨੇੜੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਹੈ

ਆਲੀਸ਼ਾਨ ਅਨੁਭਵ ਚਾਹੁੰਦੇ ਹੋ ਤਾਂ ਇੱਕ houseboat ਕਿਰਾਏ ਤੇ ਲੈਣਾ ਸਭਤੋਂ ਵਧੀਆ ਹੋਵੇਗਾ, ਜਿਵੇਂ ਕੀ ਜੈਸੀ ਟੀ JCT houseboat tharangini houseboat ਜਾਂ Kochi houseboat ਇਹਨਾ ਬੋਟਾਂ ਦੀ ਕੀਮਤ ਵਾਧੇ ਦੀ ਦਰ ਤੇ ਉਹਨਾਂ ਦੀਆਂ ਸੁਵਿਧਾਵਾਂ ਦੇ ਹਿਸਾਬ ਨਾਲ ਵੱਖਰੀ ਹੋ ਸਕਦੀਆਂ ਹਨ ਜਿੰਨਾ ਦੀ ਤੁਸੀ ਚੌਣ ਕਰਨ ਲਈ ਚੁਣਦੇ ਹੋ ਜੇ ਤੁਸੀ ਜ਼ਮੀਨ ਤੇ ਰਹਿਣਾ ਚਾਹੁੰਦੇ ਹੋ ਤਾਂ ਅਹ ਸਿਟਰਸ, ਅਹ ਰਿਟ ਰੀਟਸ ਲੈਮਨਵੀ tree ਅਹ ਵੈਂਬਨਾਡ ਅਤੇ ਲੇਪੀ ਸਮਝਦਾਰ ਵਿਕਲਪ ਹੋਣਗੇ, ਤੁਹਾਡੀਆਂ ਸਾਰੀਆਂ ਮੰਗਾਂ ਨੂੰ ਇਹਨਾਂ ਸਥਾਨਾਂ ਤੇ ਸਹੀ ਢੰਗ ਨਾਲ ਪੂਰਾ ਕੀਤਾ ਜਾਵੇਗਾ ਇੱਥੇ staff ਏਹੇ ਯਕੀਨੀ ਬਣਾਏਗਾ ਕਿ ਤੁਹਾਡਾ ਇੱਕ ਯਾਦਗਾਰ ਠਹਿਰਣ ਹੋਵੇ ਕੋਚੀ ਕੇਰਲ ਦੀ ਸੱਭਿਆਚਾਰਕ ਅਤੇ ਆਰਥਿਕ ਤੌਰ ਤੇ ਅਮੀਰ ਰਾਜਧਾਨੀ ਹੈ ਇਹ ਭਾਰਤ ਅਤੇ ਇਸਦੇ, ਇਸਤੋਂ ਪਾਰ ਦੇ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ ਦੁਨੀਆਂ ਭਰ ਦਾ ਧਿਆਨ ਖਿੱਚ ਰਿਹਾ ਹੈ, ਮਸਾਲੇ ਦੀ ਕਾਸ਼ਤ ਅਤੇ ਸ਼ਾਨਦਾਰ ਫੈਲਾਅ ਲਈ ਚੀਨੀ ਮੱਛੀ ਫੜਨ

ਜੋ ਤੁਸੀ ਸਥਾਨ ਦਾ ਦੌਰਾ ਕਰਦੇ ਹੋ ਤਾਂ ਤੁਸੀ ਕੋਚੀ ਦੇ ਹਰ ਕੋਨੇ ਵਿੱਚ ਇੱਕ ਹੈਰਾਨੀ ਪ੍ਰਾਪਤ ਕਰੋਗੇ ਮਨੁੱਖੀ ਅੱਖਾਂ ਦੁਆਰਾ ਦੇਖਣ ਅਤੇ ਮਨਾਏ ਜਾਣ ਵਿਚ ਦਾ ਏ ਉਡੀਕ ਵਿੱਚ ਇਸਤੋਂ ਅੱਗੇ ਤੁਸੀ ਤੁਹਾਨੂੰ ਕੁਛ ਪਤਾ ਹੈ ਤਾਂ ਦੱਸ ਸਕਦੇ ਹੋ ਮੈਨੂੰ ਹਾਂਜੀ ਜੀ ਮੈਂ ਤੁਹਾਨੂੰ ਕੋਚੀ ਬਾਰੇ ਦੱਸ ਦੇਣੀ ਆ ਕੇ ਤੁਸੀ ਇੱਥੇ ਕਿਵੇਂ ਪਹੁੰਚ ਸਕਦੇ ਹੋ ਕਹਿੰਦੇ ਕੋਚੀ ਵਿੱਚ connectivity ਦਾ network ਚੰਗੀ ਤਰ੍ਹਾਂ ਬੁਣਿਆ ਹੋਇਆ ਹੈ ਤੁਸੀ ਭਾਰਤ ਤੇ ਦੁਨੀਆਂ ਦੇ ਸਾਰੇ ਪ੍ਰਾਇਮੀ ਸ਼ਹਿਰਾਂ ਤੋਂ ਕੋਚੀ ਲਈ ਸਿੱਧੀਆਂ ਉਡਾਣਾਂ

ਉਨੱਤੀ ਕਿਲੋਮੀਟਰ ਦੀ ਦੂਰੀ ਤੇ ਹਨ ਤੁਸੀ ਇੱਥੇ ਰਹਿ ਕਿੱਥੇ ਸਕਦੇ ਹੋ ਕਹਿੰਦੇ ਕੋਚੀ ਵਿੱਚ ਆਲੀਸ਼ਾਨ ਠਹਿਰਣ ਲਈ ਸਭਤੋਂ ਵਧੀਆ hotel ਵਿਕਲਪ ਹਨ ਲੇਹ ਕੋਨੀਅਲ ਨਿਮਰਾਨਾ ਅਤੇ ਟਰਾਈਡੈਂਟ ਅਤੇ ਨੀ ਅਹ ਨਿਮਰਾਨਾਸ tower house booking ਦੇ ਸਮੇਂ ਦੌਰਾਨ ਸੁਵਿਧਾਵਾਂ ਅਤੇ ਵਾਧੇ ਦੀ ਦਰ ਦੇ ਅਨੁਸਾਰ ਖਰਚੇ ਲਾਗੂ ਹੁੰਦੇ ਹਨ ਸੇਕੇਡਾਡੀ

ਜਾਨਵਰਾਂ ਦੇ ਰਾਜ ਵਿੱਚ ਡੂੰਘੀ ਦਿਲਚਸਪੀ ਰੱਖਦੇ ਹੋ ਤਾਂ ਤੁਸੀ ਪੈਦਲ ਜਾ ਸਕਦੇ ਹੋ ਅਤੇ ਹਾਥੀਆਂ ਨੂੰ ਦੇਖ ਸਕਦੇ ਹੋ ਜੋ sanctuary ਨੂੰ ਆਪਣਾ ਘਰ ਕਹਿੰਦੇ ਹਨ, ਜ਼ਮੀਨ ਨੂੰ ਘੇਰਨ ਵਾਲੇ ਡੂੰਘੇ ਹਰੇ ਜੰਗਲਾਂ ਦੀ ਪੜਚੋਲ ਕਰ ਸਕਦੇ ਹੋ ਖੋਜ ਕਰਨ ਲਈ ਇੱਕ ਕਿਸ਼ਤੀਕਾਰ cruse ਤੇ ਜਾ ਸਕਦੇ ਹੋ, ਪੈਰੀਆਰ ਝੀਲ ਦਾ ਉਜਾੜ ਦੇ ਇੱਕ ਜੰਮੂ ਜੁਮ ਇਨ ਦ੍ਰਿਸ਼ਟੀਕੌਣ ਨੂੰ ਪ੍ਰਾਪਤ ਕਰਨ ਲਈ ਡੂੰਘੇ ਜੰਗਲ ਵਿੱਚ ਇੱਕ ਹਾਥੀ ਸਫਾਰੀ ਲਓ

ਅੱਗੇ ਜੇ ਆਪਾਂ ਕਰੀਏ ਤਾਂ ਪੈਰੀਆਰ ਕੋਚੀ ਕੋਚੀਨ ਤੋਂ ਲਗਭਗ ਇੱਕ ਸੌ ਪੈਂਹਟ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਰੇਲਵੇ ਅਤੇ ਰੋਡਵੇਜ਼ ਰਾਂਹੀ ਪੈਰੀਆਰ tiger reserve ਕੋਚੀ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ ਹਲਾਂਕਿ ਕੋਚੀ ਤੋਂ ਕੈਥਾ ਚੈਕਾਡੀ ਪਹੁੰਚਣ ਦਾ ਆਦਰਸ਼ ਤਰੀਕਾ ਕਰ ਦੁਆਰਾ ਹੈ ਸਫਰ ਵਿੱਚ ਸਿਰਫ ਚਾਰ ਘੰਟੇ ਲੱਗਦੇ ਹਨ ਠੀਕ ਹੈ ਜੀ ਇੱਥੇ ਤੱਕ ਤੁਹਾਨੂੰ ਪਤਾ ਲੱਗ ਗਿਆ ਹੁਣ

ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰੀਆ ਹੈ, ਮੈਂ ਰਾਜਪੁਰੇ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰਾ ਅੱਜ ਦਾ ਵਿਸ਼ਾ ਹੈ, ਨੀਲ ਕਮਲ, ਇੱਕ ਸ਼ਹਿਰ ਵਿੱਚ ਇੱਕ ਸੁਦਾਗਰ ਅਤੇ ਉਸਦੀ ਪਤਨੀ ਰਹਿੰਦੇ ਸਨ। ਦੋਹਾ ਦਾ ਆਪਸ ਵਿੱਚ ਬੜਾ ਹੀ ਪਿਆਰ ਸੀ। ਇੱਕ ਵਾਰੀ ਜਦੋਂ ਸੁਦਾਗਰ ਵਪਾਰ ਕਰਨ ਲਈ ਚੱਲਿਆ, ਤਾਂ ਉਸਦੀ ਪਤਨੀ ਨੇ ਕਿਹਾ, ਤੁਸੀਂ ਜਦੋਂ ਬਾਹਰ ਜਾਵੋਗੇ ਤਾਂ ਤੁਹਾਡਾ ਹਾਲ ਚਾਲ ਮੈਨੂੰ ਕਿਵੇਂ ਪਤਾ ਲੱਗੇਗਾ। ਸੁਦਾਗਰ ਨੇ ਆਪਣੀ ਪਤਨੀ ਨੂੰ ਇੱਕ ਛੁਰੀ ਦਿੰਦੇ ਹੋਏ ਕਿਹਾ, ਜਿੰਨ੍ਹਾ ਚਿਰ ਇਹ ਛੁਰੀ ਚ ਚਮਕਦੀ ਹੋਵੇਗੀ ਤਾਂ ਮੈਂ ਠੀਕ-ਠਾਕ ਹੀ ਰਹਾਂਗਾ, ਤੂੰ ਸਮਝ ਲਈਂ। ਜੇਕਰ ਇਹ ਛੁਰੀ ਦਾ ਰੰਗ ਕਾਲਾ ਪੈ ਜਾਵੇ ਤਾਂ ਸਮਝ ਲੈਣਾ ਕਿ ਮੈਂ ਬਿਮਾਰ ਹਾਂ ਜੇਕਰ ਇਹ ਛੁਰੀ ਉੱਤੇ ਲਹੂ ਦੀਆਂ ਬੂੰਦਾਂ ਆ ਜਾਵਣ ਤਾਂ ਤੂੰ ਸਮਝ ਲਵੀ ਕਿ ਮੈਂ ਮਰ ਗਿਆ। ਫਿਰ ਸੁਦਾਗਰ ਆਪਣੀ ਪਤਨੀ ਨੂੰ ਕਹਿਣ ਲੱਗਾ,

ਉਸ ਨੇ ਇਹ ਫੁੱਲ ਇੱਕ ਕੂਜੇ ਵਿੱਚ ਪਾ ਕੇ ਸੁਦਾਗਰ ਦੇ ਦਿੱਤਾ ਅਤੇ ਕਿਹਾ, ਜਦੋਂ ਤੱਕ ਇਹ ਨੀਲ ਕਮਲ ਖਿੜ ਖਿੜਿਆ ਰਹੇ, ਉਦੋਂ ਤੱਕ ਤੁਸੀਂ ਸਮਝਣਾ, ਮੈਂ ਠੀਕ

ਲੈ ਕੇ ਵਪਾਰ ਲਈ ਦੂਜੇ ਦੇਸ਼ ਚਲਿਆ ਗਿਆ। ਉਸ ਨੇ ਉੱਥੋਂ ਦੇ ਰਾਜੇ ਨੂੰ ਹੀਰੇ ਮੋਤੀ ਵੇਚੇ ਜਦੋਂ ਰਾਜਾ ਹੀਰੇ-ਮੋਤੀ ਵੇਖ ਕੇ ਵੇਖ ਰਿਹਾ ਸੀ ਤਾਂ ਉਸ ਦੀ ਨਜ਼ਰ ਨੀਲ ਕਮਲ ਫੁੱਲ ਤੇ ਪਈ ਉਹ ਫੂਲ ਬੜਾ ਖੂਬਸੂਰਤ ਅਤੇ ਤਾਜ਼ਾ ਸੀ। ਰਾਜਾ ਹੈਰਾਨ ਰਹਿ ਗਿਆ ਕਿ ਕਮਲ

ਰਾਜੇ ਨੇ ਸੋਚਿਆ ਸੁਦਾਗਰ ਦੀ ਪਤਨੀ ਬੜੀ ਸੁੰਦਰ ਅਤੇ ਗੁਣਵਾਨ ਇਸਤਰੀ ਹੋਵੇਗੀ ਜਿਸ ਦੀ ਸ਼ਕਤੀ ਸਦਕਾ ਕਮਲ ਦੀ ਸੁੰਦਰਤਾ ਅਤੇ ਤਾਜਗੀ ਲਗਾਤਾਰ ਕਾਇਮ ਹੈ। ਰਾਜੇ ਦੇ ਮਨ ਵਿੱਚ ਸੁਦਾਗਰ ਦੀ ਪਤਨੀ ਨੂੰ ਮਿਲ ਕੇ ਵੇਖਣ ਦੀ ਇੱਛਾ ਜਾਗ ਪਈ ਉਸ ਨੇ ਆਪਣੇ ਮਨ ਵਿੱਚ ਹਸਰਤ ਆਪਣੇ ਵਜ਼ੀਰ ਨੂੰ ਦੋਸੀ ਵਜ਼ੀਰ ਰਾਜੇ ਦੀ ਇੱਛਾ ਪੂਰੀ ਕਰਨ ਲਈ ਕੋਈ ਉਪਾਅ ਸੋਚਣ ਲੱਗਾ ਆਖਿਰ ਸੋਚ-ਸੋਚ ਕੇ ਉਸ ਨੇ ਦੋ ਚਾਲਾਂ ਚੱਲੀਆਂ ਇੱਕ ਚਾਲ ਤਾਂ ਉਸ ਨੇ ਸੁਦਾਗਰ ਨੂੰ ਹੋਰ ਛੇ ਮਹੀਨੇ ਅਤੇ ਆਪਣੇ ਰਾਜਾਂ ਵਿੱਚ ਠਹਿਰਨ ਲਈ ਮ ਮਜਬੂਰ ਕਰ ਲਿਆ ਦੂਜਾ ਉਸ ਨੇ ਦੋ ਫਰ ਫੱਫੇ-ਕੁੱਟਣੀਆਂ ਮੰਗਵਾਈਆਂ । ਫੱਫੇ-ਕੁੱਟਣੀਆਂ ਕਹਿਣ ਲੱਗੀਆਂ ਕਿ ਇਹ ਸੁਦਾਗਰ ਦੀ ਪਤਨੀ ਨੂੰ ਇੱਥੇ ਹੀ ਲੈ ਆਉਂਣਗੀਆਂ, ਉਹ ਉਹਨਾਂ ਕੋਲ ਤਾਂ ਅਸਮਾਨ ਦੇ ਤਾਰੇ ਤੋੜਨ ਦੀ ਵੀ ਸ਼ਕਤੀ ਹੈ। ਉਹਨਾਂ ਦੋਹਾਂ ਫੱਫੇ-ਕੁੱਟਣੀਆਂ ਨੇ ਯੋਜਨਾ ਮੁਤਾਬਕ ਗੇਰੂਏ ਰੰਗ ਦੇ ਕੱਪੜੇ ਪਾਏ ਤੇ ਸੁਦਾਗਰ ਦੇ ਸ਼ਹਿਰ ਵੱਲ ਤੁਰ ਪਿਆ। ਸੁਦਾਗਰ ਦੇ ਘਰ ਪਹੁੰਚ ਕੇ

ਉਸ ਨੇ ਦੂਜੀ ਫੱਫੇ-ਕੁੱਟਣੀ ਵੱਲ ਇਸ਼ਾਰਾ ਕਰਦਿਆਂ ਕਿਹਾ। ਸੁਦਾਗਰ ਦੀ ਪਤਨੀ ਬੜੀ ਸਿਆਣੀ ਸੀ। ਉਸ ਨੇ ਕਿਹਾ, ਮੈਂ ਤਾਂ ਤੁਹਾਨੂੰ ਕਦੀ ਵੀ ਕਦੇ ਵੀ ਵੇਖਿਆ ਨਹੀਂ। ਫੱਫੇ-ਕੁੱਟਣੀ ਬੋਲੀ, ਧੀਏ, ਤੂੰ ਉਦੋਂ ਬਹੁਤ ਛੋਟੀ ਸੀ, ਜਦੋਂ ਅਸੀਂ ਤੀਰਥਾਂ ਤੇ ਚਲੀਆਂ ਗਈਆਂ ਸੀ। ਪਰ ਤੁਸੀਂ ਮੈਨੂੰ ਇਨੀ ਛੇਤੀ ਕਿਵੇਂ ਪਛਾਣ ਲਿਆ । ਸੁਦਾਗਰ ਨੇ ਪਤਨੀ ਨੇ ਪੁੱਛਿਆ। ਤੇਰੀ ਠੋਡੀ ਤਿਲ ਲੱਗੇ ਤਿਲ ਤੋਂ, ਇੱਕ ਇੱਕ ਫੱਫੇ-ਕੁੱਟਣੀ ਨੇ ਇਕਦਮ ਉੱਤਰ ਦਿੱਤਾ। ਸੁਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਇਹ ਔਰਤਾਂ ਝੂਠੀਆਂ ਹਨ ਕਿਉਂਕਿ ਠੋਡੀ ਵਾਲਾ ਤਿਲ ਤਾਂ ਉਸ ਨੇ ਉਸ ਦਿਨ ਸੁਰਮੇ ਨਾਲ ਬਣਾਇਆ ਸੀ ਉਹ ਫੱਫੇ-ਕੁੱਟਣੀਆਂ ਨੂੰ ਕਹਿਣ ਲੱਗੀ, ਬੜੀ ਮਿਹਰਬਾਨੀ, ਤੁਸੀਂ ਦਰਸ਼ਨ ਦਿੱਤੇ ਤੁਸੀਂ ਬੈਠੋ, ਮੈਂ ਤੁਹਾਨੂੰ ਸਗੋਂ ਸਰੋਂ ਦੇ ਸਾਗ ਨਾਲ ਰੋਟੀ ਖੁਆਦੀ ਹਾਂ। ਉਸ ਨੇ ਸਾਗ ਦੇ ਵਿੱਚ ਭੰਗ ਮਿਲਾ ਦਿੱਤੀ। ਜਦੋਂ ਫੱਫੇ-ਕੱਟਣੀ ਰੋਟੀ ਖਾ ਰਹੀਆਂ ਸਨ ਤਾਂ ਉਹਨਾਂ ਨੂੰ ਭੰਗ ਦਾ ਨਸ਼ਾ ਚੜ੍ਹਨਾ ਸ਼ੁਰੂ ਹੋ ਗਿਆ। ਉਹ ਉੱਚੀ-ਉੱਚੀ ਗੱਲਾਂ ਕਰਨ ਲੱਗ ਪਈਆਂ, ਅਸੀਂ ਹੁਣ ਤਾਂ ਰਾਜੇ ਤੋਂ ਬਹੁਤ ਸਾਰਾ ਇਨਾਮ ਲਵਾਂਗੀ ਸੁਦਾਗਰ ਦੀ ਪਤਨੀ ਨੂੰ ਅਸੀਂ ਲੈ ਹੀ ਜਾਣਾ ਹੈ। ਥੋੜ੍ਹੀ ਦੇਰ ਬਾਅਦ ਉਹ ਸੌਂ ਗਈਆਂ ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਮੰਜੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ ਵਿੱਚ ਬੰਦ ਬੰਦ ਕਰ ਦਿੱਤਾ ਉੱਥੇ ਉਹ ਫੱਫੇ-ਕੁੱਟਣੀਆਂ ਨੂੰ ਭੰਗ ਦੇ ਪਕੌੜੇ ਖੁਆਉਂਦੀਆਂ ਜਾਂਦੀਆਂ ਅਤੇ ਉਹ ਸਾਰਾ ਦਿਨ ਘੂਕ ਸੁੱਤੀਆ ਰਹਿੰਦੀਆਂ। ਜਦੋਂ ਕਈ ਦਿਨ ਮਗਰੋਂ ਫੱਫੇ-ਕੁੱਦਣੀਆਂ ਆਪਸ ਵਾਪਸ ਪਰਤੀਆਂ ਤੇ ਰਾਜੇੇ ਨੇ ਦੇ ਠੰਗ ਮੰਗਵਾਏ। ਉਹਨਾਂ ਨੂੰ ਸਾਰੀ ਗੱਲ ਦੱਸੀ। ਠੱਗਾਂ ਨੇ ਕਿਹਾ, ਲਓ, ਉਸ ਔਰਤ ਨੂੰ ਇੱਕ ਲਿਆਂਉਂਦੇ ਕਿਹੜੀ ਔਖੀ ਗੱਲ ਹੈ। ਸਾਡੇ ਅੱਗੇ ਤਾਂ ਵੱਡੇ-ਵੱਡੇ ਪਾਣੀ ਭਰਦੇ ਹਨ। ਉਦੋਂ ਦੋਵੇਂ ਠੱਗ ਸੁਦਾਗਰਾਂ ਦਾ ਭੇਸ ਧਾਰ ਕੇ ਸੁਦਾਗਰ ਦੀ ਪਤਨੀ ਕੋਲੋਂ ਪਹੁੰਚੇ। ਉਹਨਾਂ ਨੇ ਜਾ ਕੇ ਸੁਦਾਗਰ ਦੀ ਪਤਨੀ ਨੂੰ ਕਿਹਾ ਕਿ ਉਸ ਦੀ ਪਤੀ ਬਿਮਾਰ ਹੈ ਉਹ ਮੰਜੇ ਤੋਂ ਉੱਠ ਨਹੀਂ ਸਕਦਾ। ਉਹ ਤੁਹਾਨੂੰ ਮਿਲਣ ਲਈ ਤਰਸ ਰਿਹਾ ਹੈ ਸੁਦਾਗਰ ਪਤਨੀ ਉਸ ਵੇਲੇ ਅੰਦਰ ਗਈ ਅਤੇ ਸੰਦੂਕੜੀ ਵਿੱਚੋਂ ਛੁਰੀ ਕੱਢ ਕੇ ਵੇਖਣ ਲੱਗੀ ਛੁਰੀ ਪੂਰੀ ਤਰ੍ਹਾਂ ਚਮਕ ਰਹੀ ਸੀ। ਉਹ ਤਾੜ ਗਈ ਸੀ ਕਿ ਉਹ ਦੋਵੇਂ ਬੰਦੇ ਠੱਗ ਹਨ ਉਸ ਨੇ ਬਾਹਰ ਆ ਕੇ ਠੱਗਾਂ ਨੂੰ ਕਿਹਾ, ਤੁਸੀਂ ਥੱਕੇ ਆਏ ਹੋ,

ਨਾਲੇ ਮੈਂ ਵੀ ਤਿਆਰ ਹੋ ਜਾਂਦੀ ਹਾਂ। ਉਸ ਨੇ ਠੱਗਾਂ ਨੂੰ ਵੀ ਖਾਣ ਨਾਲ ਖਾਣੇ ਨਾਲ ਭੰਗ ਦੇ ਪਕੌੜੇ ਖੁਆ ਦਿੱਤੇ। ਠੱਗ ਪਕੌੜੇ ਖਾ ਕੇ ਉਲ- ਜਲੂਲ ਬੋਲਣ ਲੱਗੇ ਲੱਗ ਪਏ ਸੁਦਾਗਰ ਦੀ ਪਤਨੀ ਨੇ ਉਹਨਾਂ ਨੂੰ ਦੂਸਰੀ ਕਟੋਰੀ ਵਿੱਚ ਡੱਕ ਦਿੱਤਾ। ਕੋਠੜੀ ਵਿੱਚ ਡੱਕ ਦਿੱਤਾ। ਉਹ ਦੋਨਾ ਨੂੰ ਵੀ ਭੰਗ ਦੇ ਪਕੌੜੇ ਖੁਆਂਦੀ ਰਹਿੰਦੀ ਤੇ ਉਹ ਸਾਰਾ ਦਿਨ ਉੱਘਦੇ ਰਹਿੰਦੇ। ਇਸ ਤਰ੍ਹਾਂ ਕਈ ਦਿਨ ਲੰਘ ਗਏ ਰਾਜੇ ਨੇ ਵਜ਼ੀਰ ਨੂੰ ਬੁਲਾ ਕੇ ਕਿਹਾ,

ਤਦ ਰਾਜਾ ਅਤੇ ਵਜ਼ੀਰ ਸੁਦਾਗਰ ਦੀ ਪਤਨੀ ਦੇ ਬੂਹੇ ਤੇ ਪਹੁੰਚ ਗਏ ਉਹਨਾ ਨੇ ਦਰਵਾਜ਼ਾ ਖੜਕਾਇਆ ਤਾਂ ਸੁਦਾਗਰ ਦੀ ਪਤਨੀ ਬਾਹਰ ਆਈ ਵਜ਼ੀਰ ਨੇ ਕਿਹਾ ਕਿ ਉਹਨਾਂ ਨੇ ਸੁਦਾਗਰ ਦੀ ਪਤਨੀ ਨੂੰ ਮਿਲਣਾ ਹੈ ਸੁਦਾਗਰ ਦੀ ਪਤਨੀ ਕੁੱਝ ਸੋਚ ਕੇ ਕਹਿਣ ਲੱਗੀ, ਮੈਂ ਤਾਂ ਉਹਨਾਂ ਦੀ ਦਾਸੀ ਹਾਂ ਤੁਸੀਂ ਪਹਿਲਾਂ ਬੈਠੋ ਅਤੇ ਭੋਜਨ ਛਕੋ। ਫਿਰ ਤੁਸੀਂ ਮਾਲਕਣ ਨੂੰ ਮਿਲ ਲੈਣਾ। ਇਸ ਪਿੱਛੋਂ ਉਹ ਉਹਨਾਂ ਦੋਨਾਂ ਨੂੰ ਰੋਟੀ ਖੁਆਉਣ ਲੱਗੀ। ਜਦੋਂ ਉਹ ਪਾਣੀ, ਸਬਜ਼ੀ ਜਾਂ ਜਾਂ ਰੋਟੀ ਲੈ ਕੇ ਆਉਂਦੀ ਤਾਂ ਭੇਸ ਵਟਾ ਕੇ ਆਉਂਦੀ। ਰਾਜਾ ਤੇ ਵਜ਼ੀਰ ਇਹ ਸਮਝੀ ਗਏ ਕਿ ਇਹ ਸੁਦਾਗਰ ਦੀ ਪਤਨੀ ਦੀਆਂ ਵੱਖ-ਵੱਖ ਦਾਸੀਆਂ ਹਨ ਅਤੇ ਇਹਨਾਂ ਦੀਆਂ ਸ਼ਕਲਾਂ ਆਪੋ ਆਪਣੀ ਮਿਲਦੀਆਂ ਹਨ। ਜਦੋਂ ਸੁਦਾਗਰ ਦੀ ਪਤਨੀ ਦਾਸੀ ਦੇ ਰੂਪ ਵਿੱਚ ਤੀਜੀ ਵਾਰੀ ਆਈ ਤਾਂ ਵਜ਼ੀਰ ਨੇ ਪੁੱਛ ਹੀ ਲਿਆ, ਤੁਹਾਡੀਆਂ ਸਾਰੀਆਂ ਦੀਆਂ ਸ਼ਕਲਾਂ ਇੱਕੋ ਅਹ ਸ਼ਕਲਾਂ ਬਹੁਤ ਮਿਲਦੀਆਂ ਹਨ। ਸਦਾਗਰ ਦੀ ਪਤਨੀ ਕਹਿਣ ਲੱਗੀ, ਅਸੀਂ ਤਿੰਨ ਭੈਣਾਂ ਸੁਦਾਗਰ ਦੀ ਪਤਨੀ ਦੀਆਂ ਦਾਸੀਆਂ ਹਾਂ। ਵਜ਼ੀਰ ਕਹਿਣ ਲੱਗਾ, ਜੇ ਤੂੰ ਸਾਡੇ ਇੱਕ ਕੰਮ ਕਰ ਕਰਵਾ ਦੇਵੇਂ ਤਾਂ ਮੈਂਨੂੰ ਬਹੁਤ ਸਾਰਾ ਇਨਾਮ ਦੇਵਾਂਗੇ। ਉੱਤੋਂ-ਉੱਤੋਂ ਖ਼ੁਸ਼

ਮੁਸ਼ਕਿਲ ਗੱਲ ਨਹੀਂ। ਤੁਸੀਂ ਇੱਕ ਵੱਡਾ ਸਾਰਾ ਡੋਲਾ ਡੋਲਾ ਤਿਆਰ ਕਰੋ ਜਿਸ ਵਿੱਚ ਸਾਡੀ ਮਾਲਕਣ ਅਤੇ ਤਿੰਨੇ ਗੋਲੀਆਂ, ਗੋਲੀਆਂ ਬੈਠ ਸਕਦੀਆਂ, ਪਰ ਸ਼ਰਤ ਇਹ ਹੈ ਕਿ ਤੁਸੀਂ ਰਾਹ ਵਿਚ ਡੋਲਾ ਨਾ ਰੋਕਣਾ, ਨਾ ਹੀ ਸਾਡੀ ਮਾਲਕਣ ਨੂੰ ਬੁਲਾਉਣਾ ਹੈ, ਧੰਨਵਾਦ। Hello ਸਤਿ ਸ਼੍ਰੀ ਅਕਾਲ।

ਕੀ ਚੱਲ ਰਿਹਾ?

ਹੋਰ ਕੀ ਚੱਲ ਰਿਹਾ ਹੈ। ਕੁੱਝ ਬਣਾਇਆ ਨੀ? ਅੱਜ ਅਸੀਂ ਕਹਿ ਤੇ ਰਹੀ ਮੈਂ ਸਵੇਰੇ ਅਸੀਂ ਮਾਂ ਰਾਜਮਾ ਬਣਾਏ ਆ ਸਗੋਂ ਦੀਦੀ ਕਹਿ ਰਹੀ ਸੀ ਥੋੜੇ ਪਤਲੇ ਬਣੇ ਆ ਗਾੜ੍ਹੇ ਨੀ ਹੋਏ। ਮੈਂ ਕਿਹਾ ਦੀਦੀ ਗਰਮ ਦੋਬਾਰਾ ਕਰੇ ਆ ਨਾ ਤੇ ਫੇਰ ਓਹਦੇ ਕਰਕੇ ਹੋ ਗਏ ਗਾੜ੍ਹੇ ਉਹ ਪਤਲੇ ਹੋ ਗਏ ਆ। ਥੋੜੇ ਠੰਡੇ ਹੋ ਜਾਂਦੇ ਥੋੜੇ ਗਾੜ੍ਹੇ ਹੋ ਜਾਂਦੇ ਆ ਨਾ।